ਮਾਖੋ ਕੋਈ ਡਾਕੂ ਕਹਿੰਦੇ ਡਾਕੂ ਸੀਗਾ। ਹਾਂਜੀ ਡਾਕੂ ਸੀ ਤੇ ਉਹ ਨਾ ਕਿਸੇ ਨੂੰ ਵਸਣ ਨੀ ਸੀ ਦਿੰਦਾ ਹੁੰਦਾ।

ਹਾਂਜੀ ਜਦੋਂ ਮਾਤਾ ਨਾਨਕੀ ਜੀ ਅਹ ਚੱਕ ਨਾਨਕੀ ਨਾਮਕ ਨਗਰ ਵਸਾਇਆ ਤਾਂ ਮਾਖੋ ਡਾਕੂ ਉਦੋਂ ਭੱਜ ਗਿਆ ਤੇ ਨੋਂ ਸਾਲ ਦੇ ਬਾਲਕ ਗੋਬਿੰਦ ਰਾਏ ਨੇ, ਚੱਕ ਨਾਨਕੀ ਤੋਂ ਹੀ ਆਪਣੇ ਪਿਤਾ ਜੀ ਨੂੰ ਦਿੱਲੀ ਤੋਰਿਆ ਸੀ ਸ਼ਹੀਦੀ ਦੇ ਲਈ।

ਹਾਂਜੀ ਤੇ ਆਨੰਦਪੁਰ ਸਾਹਿਬ ਹੀ ਉਹਨਾਂ ਦੀਆਂ ਸਾਰੀਆਂ ਸਿੱਖਿਆਵਾਂ ਦੇ ਲਈ ਪੂਰਾ ਪ੍ਰਬੰਧ ਕੀਤਾ ਗਿਆ ਸੀ ਪੜ੍ਹਾਈ ਦਾ ਤੇ ਅਹ ਸਿੱਖਲਾਈ ਦਾ ਸਾਰਾ।

ਕਿਲ੍ਹੇ ਵੀ ਕਾਫ਼ੀ ਜਿੱਦਾਂ ਪੰਜ ਕਿਲ੍ਹੇ ਹੈਗੇ ਨੇ ਉੱਥੋਂ ਦੇ ਜੋ ਕਿ ਮਤਲਬ ਆਨੰਦਗੜ੍ਹ, ਲੋਹਗੜ੍ਹ, ਹੋਲਗੜ੍ਹ,

ਤੇ ਕੇਸਗੜ੍ਹ 'ਚ ਕਹਿੰਦੇ ਅਹ ਛੋਲਾਂ ਸੌ nine ਅਹ sixty ninety nine 'ਚ ਵਿਸਾਖੀ ਵਾਲੇ ਦਿਨ ਪੰਜ ਜਿਹੜੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਗਈ ਸੀਗੀ। ਕਿ ਹਾਂਜੀ ਹਾਂਜੀ ਆਨੰਦਗੜ੍ਹ ਸਾਹਿਬ ਹੀ ਸਭ ਤੋਂ ਪਹਿਲਾ ਕਿਲ੍ਹਾ ਵਾ,

ਉਨਾਨਵੇਂ ਵਿੱਚ ਬਣਨਾ ਸ਼ੁਰੂ ਹੋਇਆ ਸੀਗਾ, ਤੇ ਸਭ ਤੋਂ ਉੱਚਾ ਤੇ ਮਜ਼ਬੂਤ ਕਿਲ੍ਹਾ ਸੀਗਾ।

ਹਾਂਜੀ ਤੇ ਕਿਲ੍ਹਾ ਲੋਹਗੜ੍ਹ ਹੈ ਜੋ ਉਹ ਵੀ ਆਪਣਾ ਖ਼ਾਸ ਰੱਖਦਾ ਅਹਿਮੀਅਤ ਜਿੱਦਾਂ ਕਿ ਸਤਲੁਜ ਦੇ ਕੰਡੇ ਤੇ ਹੈ ਉਹ ਵੀ।

ਤੇ ਇਹ ਕਿਰਿਆਸ਼ੀਲ ਰਹਿਣ ਦਾ ਸੰਦੇਸ਼ ਦਿੰਦਾ ਹੈ।

ਤੇ ਜੋ ਫਤਿਹਗੜ੍ਹ ਸਾਹਿਬ ਹੈ ਉਹ ਚੌਥਾ ਕਿਲ੍ਹਾ ਤੇ ਆਸ਼ਾਵਾਦੀ ਤੇ ਅਹ

ਹਾਂਜੀ ਤੇ ਜਿਹੜਾ ਉਹ ਹੈਗੇ ਨੇ ਕਿ ਆਨੰਦਪੁਰ ਸਾਹਿਬ ਪੰਜੋ ਕਿਲ੍ਹ~ ਅਹ ਪੰਜੇ ਕਿਲ੍ਹੇ ਦੇ

ਹਾਂਜੀ ਹਾਂਜੀ ਤਾਰਾਗੜ੍ਹ ਵੀ ਸਿੱਖ ਮਤਲਬ ਭਗਤੀ ਸ਼ਕਤੀ ਦਾ ਸੁਮੇਲ ਤੇ ਜਾਂਚ ਸਿੱਖਣ ਦਾ ਫਲਸਫਾ ਹੈ, ਆਨੰਦਪੁਰ ਸਾਹਿਬ ਲਗਪਗ ਪੰਜ ਕਿੱਲੋਮੀਟਰ ਦੂਰ ਹੈ ਸਿੱਖ ਉਹਦੇ ਜਿਹੜੇ ਭਗਤ ਸ਼ਕਤੀ ਪ੍ਰਦਰਸ਼ਨ ਕਰਨ ਦੇ ਲਈ ਅਹ ਸਿੱਖ ਅਹ ਸਿੱਖਣ ਦਾ ਦਰਸ਼ਕ ਦਰਸ਼ਨ ਦਿੰਦਾ ਹੈ।

ਮਤਲਬ ਉੱਧਰ ਬੜਾ ਅਹ ਅਹ ਬਹੁਤ colours ਨਾਲ ਖੇਲਦੇ ਰੰਗਾਂ ਨਾਲ ਖੇਲਦੇ ਨੇ।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

ਹਥਿਆਰ ਔਰ ਯੁੱਧਾਂ ਦੀ ਕਲਾ ਜਿਹੜੀ ਅਹ ਕਰਨ ਦੇ ਲਈ ਦੋ ਜਾਣਿਆਂ ਵਿੱਚ ਗਠਨ ਕੀਤੀ ਜਾਂਦੀ ਹੈਗੀ ਹੈ।

ਯੁੱਧ ਹਾਂਜੀ ਬਿਲਕੁਲ ਮਤਲਬ ਅਹ ਪੂਰਾ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

ਤੇ ਇਹਦੇ ਵਿੱਚ ਮਤਲਬ ਅਹ ਲੋਕ ਸ਼ਸ਼ਤਰਾਂ ਤੇ ਅਹ ਅਹ ਸ਼ਸ਼ਤਰਾਂ ਵੀ ਤੁਹਾਨੂੰ ਦੱਸ~ ਤੱਕ ਦਸਤਕਾਰ ਵੀ ਵਿਖਾਏ ਜਾਂਦੇ ਨੇਗੇ ਬਹੁਤ ਵਧੀਆ। ਸ਼ਾਨ ਨਾਲ ਚੱਲਦੇ ਨੇਗੇ ਸਾਰੇ ਇੱਕ ਸਾਰ ਹੋ ਕੇ ਨਾ। ਤੇ ਸ਼ਬਦੀ ਅਰਥ ਜਿੱਦਾਂ ਹੋਲਾ ਅਰਬੀ ਭਾਸ਼ਾ ਦੇ ਸ਼ਬਦ ਹੂਲ ਤੋਂ ਬਣਿਆ ਹੈ, ~ਲਣਾ ਜਾਂ ਭਲੇ ਕੰਮਾਂ ਵਿੱਚ ਜੂਝਣਾ ਹਨਾ, ਸ਼ੀਸ਼ ਤਲੀ ਤੇ ਧਰ ਕੇ ਲੜਨਾ

ਸ਼ਬਦ ਜਿਹੜਾ ਹੈ ਵਿਜੈ ਦੇ ਅਹ ਵਿਜੈ ਕੇ ਬਾਅਦ ਜਿਹੜੇ ਬਚਣੇ ਦੇ ਸਥਾਨ ਹੁੰਦਾ ਹੈ ਦਸ਼ਮੇਸ਼

ਸੁਝਾਅ ਅਹ ਸਮਾਜ ਦੇ ਦਲਿੱਤ ਕਹਿੰਦੇ ਨੇ, ਹਾਂਜੀ ਹਾਂਜੀ ਬਿਲਕੁਲ ਫਤਿਹ ਕਰਨ ਦਾ ਮਤਲਬ ਕਿ ਫਤਿਹ

ਮਤਲਬ ਕਿ ਜੋ ਕਿ ਦੱਬੇ ਕੁੱਚਲੇ ਲੋਕ ਨੇ ਉਹਨਾਂ ਨੂੰ ਜਗਾਉਣਾ, ਉਹਨਾਂ ਨੂੰ ਸਵੈ ਮਾਨ ਮਹਿਸੂਸ ਕਰਵਾਉਣਾ ਤੇ ਨਿਰਭੈ ਤੇ ਨਿਡਰਤਾ ਦੇ ਨਾਲ ਸੂਰਵੀਰਾਂ ਵਾਂਗਰ ਰਹਿਣਾ।

ਪ੍ਰਾਪਤ ਕਰਨ ਤੇ ਜੋਸ਼ ਪੈਦਾ ਕਰਨ ਵਿੱਚ ਸਭ

ਜੋਸ਼ ਭਰਦਾ ਹੈ ਇਹ ਵਾਲਾ ਜੋ ਹੱਲਾ ਅਹ ਮਹੱਲਾ ਕਹਿ ਮਤਲਬ ਭਾਰਤੀ ਸਮਾਜ ਜਿਹੜਾ ਨਇਆ ਜੀਵਨ ਦਿੱ~ ਦਿਖਾਇਆ ਜਾਂਦਾ ਹੈ,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

ਹਾਂਜੀ ਅਗਰ ਹੋਲੇ ਮਹੱਲੇ ਦਾ ਮੁੱਢ ਦੇਖਿਆ ਜਾਏ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦੇ ਕਿਲ੍ਹੇ ਵਿੱਚ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 ਕਾਰ ਤੇ ਵਿਦਵਾਨਾਂ ਦੁਆਰਾ ਹੌਲੀ ਹੌਲੀ ਕਹਿ ਲਓ ਇੱਕ ਨਵੀਂ ਅਹ ਉਪਮਾ ਹੋਲਾ ਮਹੱਲਾ ਦੇਣ ਦਾ ਮਨੋਰਥ ਸਿੱਖਾਂ ਨੂੰ ਅਨਿਆਏ ਜ਼ੁਲਮ ਉੱਤੋਂ ਸੱਚ ਤੇ ਨਿਆਂ ਦੀ ਜਿੱਤ ਦਾ ਸੰਕਲਪ ਦ੍ਰਿੜ ਤੇ ਅਹ ਉਹ ਚੀਜ਼ ਨੂੰ ਉਹਨਾਂ ਨੈ ਮਤਲਬ ਹਾਕਮਾਂ ਜੋ ਜ਼ਾਲਮ

ਹਾਂਜੀ ਸਿੱਖਾਂ ਦੇ ਖਿਲਾਫ਼ ਜਿਹੜਾ ਅਨਿਆਏ ਹੁੰਦਾ ਉਹਦੇ ਉਹਦੇ ਲਈ ਅਤਿਆਚਾਰ ਬਿਲਕੁਲ ਖ਼ਾਲਸਾਈ ਫ਼ੌਜ਼ ਨੂੰ ਮਤਲਬ ਕਿ ਸ਼ਸ਼ਤਰਾਂ ਦੇ ਨਾਲ ਜੰਗੀ ਮੁਕਾਬਲੇ ਲਈ ਤਿਆਰ ਕਰਵਾਉਣਾ ਵੀ ਤਾਂ ਕਿ ਉਹ ਆਪਣੇ ਹਿੱਤ ਦੇ ਲਈ ਆਪਣੇ ਅਹ ਹੱਕ ਦੇ ਲਈ ਲੜ ਸਕਣ ਹਨਾ, ਖਾਲਸੇ ਤਲਵਾਰਾਂ ਬਰਸ਼ਿਆਂ ਤੇ ਨੇਜਿਆਂ ਨਾਲ ਖੇਡਿਆ ਜਾਂਦਾ ਹੈ। ਵੱਖ ਵੱਖ ਨਵੇਂ ਸਰੂਪ ਤੇ ਸੰਕਲਪ ਜੋ ਵੀ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਇਹਦੇ ਵਿੱਚ

ਹਮ ਤੇ ਯੁੱਧ ਤੇ ਯੁੱਧ ਵਿਦਿਆ ਤੇ ਰਸਮਾਂ ਦੀ ਅਗਰ ਗੱਲ ਕਰੀਏ ਤਾਂ ਸ੍ਰੀ ਗੋਬਿੰਦ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਨੂੰ ਯੁੱਧ ਵਿਦਿਆ ਵਿੱਚ ਪ੍ਰਬੀਨ ਬਣਾਉਣਾ ਚਾਹੁੰਦੇ ਸੀ ਉਹ। ਤੇ ਉਹ ਇਸੇ ਤਰ੍ਹਾਂ ਤਿਉਹਾਰ ਦਾ ਸੰਬੰਧ ਸੂਰਤਮਈ ਨਾਲ ਜੋੜਿਆ ਉਹਨਾਂ ਨੇ ਹਨਾ,

ਵਖ਼ਤ ਬੰਦ ਸਿੱਖੋਗੇ ਸੈਨਿਕਾਂ ਦੁਆਰਾ ਬਣਾਈ ਜਾਂਦੀ ਹੈ। ਹਾਂਜੀ ਹਾਂਜੀ ਤੇ ਇਹ ਮਤਲਬ ਕ~ ਘੋੜ ਸਵਾਰੀ ਤੇ ਗੱਤਕੇ ਦੇ ਵੀ ਜੰ~ ਅਹ ਦਿਖਾਉਂਦੇ ਨੇ ਕਰਤੱਵ ਬਹੁਤ ਵਧੀਆ। ਜਿੱਦਾਂ ਅਹ ਉਤਸਾਹ ਦੇ ਨਾਲ ਜਿੱਦਾਂ ਅਹ ਦੀਵਾਨ ਸੱਜਦੇ ਕੀਰਤਨ ਕਰਦੇ ਹਨਾ, ਗਾਉਂਦੇ ਹੋਏ ਹਨਾ, ਸਾਰਾ ਕੁਛ ਮਤਲਬ ਜਾਂਦੇ ਹੈਗੇ ਤਲਵਾਰਾਂ ਬਰਛਾਈਆਂ ਜਾਂਦੀਆਂ ਨੇ। ਹਾਂਜੀ ਹਾਂਜੀ ਤੇ ਗੁਰੂ ਸਾਹਿਬ ਜੀ ਮਤਲਬ ਇਹਨਾਂ ਕਾਰਵਾਈਆਂ 'ਚ ਖੁੱਦ ਸ਼ਾਮਿਲ ਹੁੰਦੇ ਸੀ, ਤੇ ਸਿੱਖਾਂ ਨੂੰ ਉਤਸਾਹ ਵੀ ਵਧਾਉਂਦੇ ਸੀ,

ਸਾਹਿਬ ਦਾ ਜੋ ਹੋਲਾ ਮਹੱਲੇ ਦੇ ਰੂਪ ਵਿੱਚ ਮਨਾਏ ਜਾਂਦੇ ਹੈਗੇ ਉਹਨਾਂ ਨੂੰ ਮਤਲਬ ਮਾਨਸੂਨ ਦੀ ਲੜਾਈਆਂ ਕਹਿ ਸਕਦੇ ਹਾਂ।

ਤੇ ਬਹੁਤ ਮਹੱਤਤਾ ਵੀ ਇਹਨਾਂ ਦੀ ਬਹੁਤ ਜ਼ਿਆਦਾ ਹੈ, ਜਿੱਦਾਂ ਗੁਰੂਦੁਆਰੇ ਹਨਾ ਆਨੰਦਪੁਰ ਸਾਹਿਬ ਦੇ ਤਾਂ ਅਹ

ਤੇ ਕੇਸਗੜ੍ਹ ਸਾਹਿਬ ਤੋਂ ਅਰਦਾਸ ਕਰਵਾਉਣ,

ਹਾਂਜੀ ਹਾਂਜੀ ਬਿਲਕੁਲ ਨਗਾਰਿਆਂ ਦੀ ਵੀ ਗੂੰਜ ਬਹੁਤ ਜ਼ਿਆਦਾ ਹੁੰਦੀ ਹੈ ਨਗਾਰੇ,

ਜਾਂਦਾ ਵਾ ਪੂਰਾ ਮਤਲਬ ਹ~ ਹਜ਼ੂਰ ਸਾਹਿਬ ਤੇ ਨੰਦੇੜ ਤੋਂ ਜੋ ਕਿ ਮਤਲਬ ਬਹੁਤ ਵਿਸ਼ਾਲ ਇਕੱਠ ਕਹਿ ਦਿੰਦੇ ਆ ਜਲੂਸ਼ ਨੂੰ ਤੇ

ਹਾਂ ਬਿਲਕੁਲ ਬਿਲਕੁਲ ਬਹੁਤ ਹੀ ਮਤਲਬ ਤੇਜ਼ ਮਤਲਬ ਕਿ ਜੋਸ਼ ਮਤਲਬ ਉਹ ਉਸ time ਤੇ ਇੰਨਾ ਜੋਸ਼ ਤੇ ਉਹ ਆਪਣੇ ਆਪ ਵਿੱਚ ਹੀ ਉਹਨਾਂ ਨੂੰ ਨਹੀਂ ਪਤਾ ਵੀ ਉਹ ਕਿੱਥੇ ਜਾ ਰਹੀਆਂ

ਤੇ ਬਹੁੁਤ ਹੀ ਉਤਸਾਹ ਦੇ ਨਾਲ ਤੇ ਬਹੁਤ ਹੀ ਅਹ ਕਹਿ ਲਓ ਅਹ ਬਹਾਦਰੀ ਦੇ ਨਾਲ ਸਾਰੇ ਅੱਗੇ ਵੱਧਦੇ ਜਾਂਦੇ ਨੇ ਬਿਨਾਂ ਕਿਸੇ ਰੁਕਾਵਟ ਤੋਂ ਤੇ ਭਜਨ

ਇਸ ਤਰ੍ਹਾਂ ਇਹਨਾਂ ਦਾ ਵਜੂਦ ਮਤਲਬ ਕਿ ਆਉਂਦੀਆਂ ਦੁਨੀਆਂ ਤੱਕ ਵੀ ਰਹੇਗਾ,

ਤੇ ਸਿਮਰਨ ਦਾ ਥੋੜ੍ਹਾ ਹਿੱਸਾ ਪਾ ਸਕੀਏ ਤਾਂ ਜੋ

ਹਨਾ ਤੇ ਹਿੱਸਾ ਲੈਣ ਇੰਨਾ ਇੰਨਾ ਵੱਡਾ ਜਲਸਾ ਦੇਖਣ ਲਈ ਆਉਂਦੀਆਂ ਨੇ।

ਹਾਂਜੀ ਚੱਲਾਂਗੇ ਦੀ ਬਣਾ ਲਓ ਤੁਸੀਂ ਵੀ plan ਫਿਰ ਮੈਨੂੰ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

ਪਟਨਾ ਸਾਹਿਬ ਵੀ ਸਾਡੇ ਲਈ ਸਿੱਖ ਧਰਮ ਬਹੁਤ ਹੀ ਅਹਿਮ ਅਸਥਾਨ ਹੈਗਾ ਹੈ ਤੇ ਪਟਨਾ ਸਾਹਿਬ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਹੈ ਜਨਮ ਅਸਥਾਨ ਹੈ ਤੇ ਉਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਹ ਸ੍ਰੀ ਆਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਆ ਜਾਂਦੇ ਨੇ ਤੇ ਉਹ ਉਸ ਤੋਂ ਬਾਅਦ ਜਦੋਂ ਮੁਗਲਾਂ ਨੇ ਸ੍ਰੀ ਆਨੰਦਪੁਰ ਸਾਹਿਬ ਤੇ ਹਮਲਾ ਕੀਤਾ ਤੇ ਉਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਦੇ ਸਾਰੇ ਪਰਿਵਾਰ ਦੇ ਨਾਲ ਤੇ ਜਿੰਨੇ ਵੀ ਉਹਨਾਂ ਦੇ ਨਾਲ ਸਿੰਘ ਸਾਹਿਬਾਨ ਸੀ

ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸ ਤੋਂ ਬਾਅਦ ਨੰਦੇੜ ਹਜ਼ੂਰ ਸਾਹਿਬ ਜੋ ਦੇ ਵਿੱਚ ਹੈ ਉੱਥੇ ਆ ਜਾਂਦੇ ਨੇ ਤੇ ਉੱਥੇ ਸੰਗਤਾਂ ਦੇ ਨਾਲ ਰਹਿਣ ਲੱਗ ਪੈਂਦੇ ਨੇ ਤੇ ਜਦੋਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਜ਼ੂਰ ਸਾਹਿਬ ਦੇ ਵਿੱਚ ਰਹਿ ਰਹੇ ਸੀ ਤੇ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 ਬੰਦੇ ਸੀ ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਹਮਲਾ ਕਰ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸ ਹਮਲੇ ਦੇ ਵਿੱਚ ਕਾਫ਼ੀ ਗੰਭੀਰ ਜਿਹੜੀ ਹੈਗੀ ਉਹਨਾਂ ਨੂੰ ਸੱਟ ਲੱਗੀ ਤੇ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੰਘਾਂ ਨੇ ਜਿਹੜੇ ਵੀ ਉਹ ਦੋ ਆਏ ਹੋਏ ਸੀ ਉਹਨਾਂ ਨੂੰ ਮੌਕੇ ਤੇ ਮਾਰ ਦਿੱਤਾ ਤੇ ਅਸੀਂ ਵੀ ਨੰਦੇੜ ਸਾਹਿਬ ਦੋ ਤਿੰਨ ਵਾਰੀ ਗਏ ਹਾਂ ਨੰਦੇੜ ਸਾਹਿਬ ਵੀ ਜਾ ਕੇ ਜਿਸ ਤਰ੍ਹਾਂ

ਜੋ ਆਨੰਦ ਆਉਂਦਾ ਹੈ ਉਹੀ ਸ੍ਰੀ ਆਨੰਦਪੁਰ ਸਾਹਿਬ ਤੇ ਪਟਨਾ ਸਾਹਿਬ ਤੇ ਸ੍ਰੀ ਹਜ਼ੂਰ ਸਾਹਿਬ ਦੇ ਵਿੱਚ ਜਾ ਕੇ ਰੂਹ ਨੂੰ ਜਿਹੜੀ ਸ਼ਾਂਤੀ ਮਿਲਦੀ ਹੈ ਉਹ ਹੋਰ ਕਿਤੇ ਨੀ ਮਿਲਦੀ ਤੇ ਇਹਨਾਂ ਚਾਰਾਂ ਦਰਬਾਰਾਂ ਤੇ ਪੰਜਾਬ ਦਾ ਹਰ ਸਿੱਖ ਹੈ ਜਿਹੜਾ ਗੁਰੂ ਨੂੰ ਮੰਨਦਾ ਹੈ ਗੁਰੂ ਸਾਹਿਬ ਨੂੰ ਮੰਨਦਾ ਹੈ ਉਹ ਜਾਣਾ ਚਾਹੁੰਦਾ ਹੈ ਤੇ ਇੱਕ ਸਥਾਨ ਹੁਣ ਫਿਰ ਇੰਡੀਆ government ਨੇ ਤੇ ਪਾਕਿਸਤਾਨ ਨੇੇ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 Last ਕਾਫ਼ੀ time ਹੈ ਜਿਹੜਾ ਉਹ ਨਨਕਾਣਾ ਸਾਹਿਬ ਦੇ ਵਿੱਚ ਰਹੇ, ਤੇ ਨਨਕਾਣਾ ਸਾਹਿਬ ਦੇ ਵਿੱਚ ਬਹੁਤ ਹੀ ਵਧੀਆ ਗੁਰੂਦੁਆਰਾ ਸਾਹਿਬ ਹੁਣ ਬਣਾਇਆ ਹੈ ਤੇ ਉੱਥੇ ਸੰਗਤਾਂ ਜਾ ਸਕਦੀਆਂ ਹੈ ਦਰਸਨ ਕਰਨ ਵਾਸਤੇ ਪਹਿਲਾਂ ਥੋੜ੍ਹਾ ਜਿਹਾ ਸਾਰਿਆਂ ਨੂੰ ਹੁੰਦਾ ਸੀ ਕਿ ਇਹ ਜੇ ਨਨਕਾਣਾ ਸਾਹਿਬ ਦਰਸਨ ਕਰਨ ਜਾਵਾਂਗੇ ਤੇ ਪਾਕਿਸਤਾਨ ਤਾਂ ਸਾਨੂੰ ਵੀਜ਼ਾ ਲੈਣਾ ਪੈਣਾ ਹੈ ਤੇ ਸਾਡਾ ਜਿਹੜਾ ਪਾਸਪੋਰਟ ਦੇ ਉੱਤੇ ਪਾਕਿਸਤਾਨ ਦਾ ਲੱਗੇਗਾ ਤੇ ਸੰਗਤਾਂ ਜਾਣ ਤੋਂ ਥੋੜ੍ਹਾ ਜਿਹਾ ਝਿਝਕਦੀਆਂ ਸੀ ਪਰ ਇਸ ਚੀਜ਼ ਨੂੰ ਲੈਂਦਿਆਂ ਹੋਇਆਂ ਹੁਣ ਉਹਨਾਂ ਨੇ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 ਜਿਹਦਾ ਕਰਕੇ ਕਿ ਹੁਣ ਸੰਗਤਾਂ ਉਹ ਸਭ ਨਨਕਾਣਾ ਸਾਹਿਬ ਦਰਸਨਾਂ ਲਈ ਜਾਂਦੀਆਂ ਨੇ ਅਸੀਂ ਬਣਾ ਰਹੇ ਹਾਂ ਗੁਰੂ ਮਹਾਰਾਜਾ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਨੂੰ ਵੀ ਦਰਸਨਾਂ ਦਾ ਮੌਕਾ ਦੇਣ ਤੇ ਅਸੀਂ ਵੀ ਪਰਿਵਾਰ ਨੂੰ ਲੈ ਕੇ ਇੱਕ ਵਾਰੀ ਨਨਕਾਣਾ ਸਾਹਿਬ ਦੇ ਦਰਸਨ ਕਰਕੇ ਆਈਏ ਸੁਲਤਾਨਪੁਰ ਲੋਧੀ ਜਿਹੜਾ ਹੈ ਸਾਡੇ ਲਾਗੇ ਹੀ ਪੈਂਦਾ ਹੈ ਉਹ ਵੀ ਪਹਿਲੀ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੇ ਰਹੇ ਅਤੇ ਉੱਥੇ ਉਹਨਾਂ ਨੇ ਤੇਰਾ ਤੇਰਾ ਤੋਲਿਆ ਸੀ ਤੇ ਆਨੰਦ ਜਿਹੜਾ ਸੁਲਤਾਨਪੁਰ ਲੋਧੀ ਹੈ ਉੱਥੇ ਜੋ ਅਸਥਾਨ ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉੱਥੇ ਹਰ ਦੀਵਾਲੀ ਦੇ ਲਾਗੇ ਬਹੁਤ ਹੀ ਵੱਡਾ ਮੇਲਾ ਹੁੰਦਾ ਹੈ ਤੇ ਜਦੋਂ ਵੀ ਮੌਕਾ ਮਿਲਦਾ ਹੈ ਜਾ ਕੇ ਦਰਬਾਰ ਸਾਹਿਬ ਸ੍ਰੀ ਅੰਬਰਸਰ ਮੱਥਾ ਟੇਕਣ ਲਈ ਜਾਈਦਾ ਹੈ ਤੇ ਜਾਂ ਫਿਰ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਦੇ ਵਿੱਚ ਵੀ ਬਹੁਤ ਤਕੜਾ ਮੇਲਾ ਲੱਗਦਾ ਹੈ ਤੇ ਕਬੱਡੀ ਦੇ match ਬੜੇ ਤਕੜੇ ਹੁੰਦੇ ਆ, ਪੰਜਾਬ ਦਾ Top top ਦਾ ਖਿਡਾਰੀ ਹੈ ਜਿਹੜਾ ਉਹ ਸੁਲਤਾਨਪੁਰ ਲੋਧੀ ਦੇ ਮੈਚਾਂ 'ਚ ਖੇਡਦਾ ਹੈ ਸੁਲਤਾਨਪੁਰ ਲੋਧੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਚਰਨ ਛੂਹ ਧਰਤੀ ਹੈ ਤੇ ਉਸ ਦਰਬਾਰ ਦੇ ਵਿੱਚ ਵੀ ਜਦੋਂ ਜਾਈਦਾ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸਨ ਕਰੀਦੇ ਹੈ ਸੰਗਤਾਂ ਦੇ ਦਰਸਨ ਕਰੀਦੇ ਹੈ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਦੋਂ ਬੈਠੀਦਾ ਹੈ ਜਿੰਨਾ time ਹੋ ਸਕਦਾ ਹੈ ਤੇ ਬੜਾ ਹੀ ਵਧੀਆ ਲੱਗਦਾ ਹੈ ਮਹਿਸੂਸ ਹੁੰਦਾ ਹੈ ਰੂਹ ਨੂੰ ਸ਼ਾਂਤੀ ਮਿਲਦੀ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨ ਛੂਹ ਧਰਤੀ ਦੇ ਉੱਤੇ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

ਉਹਦੇ 'ਚ ਸਾਨੂੰ ਜਿਹੜਾ ਬਿਆਸ ਦਰਿਆ ਹੈ ਤੇ ਆਹੀ ਦਰਿਆ ਪਾਰ ਕਰਕੇ ਜਾਣਾ ਪੈਂਦਾ ਸੀ ਉਹ ਦਰਿਆ ਨੂੰ ਪਾਰ ਕਰਨ ਦਾ ਵੀ ਸਾਡਾ ਇੱਕ

ਦੋ ਤਿੰਨ ਸਾਲ ਪਹਿਲੋਂ ਬਹੁਤ ਤਕੜਾ ਇਕੱਠ ਹੋਇਆ ਸੀ ਸੁਲਤਾਨਪੁਰ ਲੋਧੀ ਵੀ ਉੱਥੇ ਦੇ ਇੰਡੀਆ ਦੇ ਪੰਜਾਬ ਦੇ ਵਿੱਚ ਉਹਦੇ ਸੰਗਤ ਗਈ ਇੰਡੀਆ ਦੇ ਵਿੱਚੋਂ ਬੜੀਆਂ ਜਗ੍ਹਾ ਤੋਂ ਸੰਗਤਾਂ ਆਈਆਂ ਤੇ ਬਾਹਰ ਤੋਂ UK ਤੋਂ ਕੈਨੇਡਾ ਤੋਂ ਆਸਟਰੇਲੀਆ ਅਮਰੀਕਾ, ਫਰਾਂਸ, ਇਟਲੀ, ਆਸਟਰੇਲੀਆ, ਹਰ ਥਾਂ ਤੋਂ ਬਹੁਤ ਹੀ ਸੰਗਤ ਜਿਹੜੀ ਹੈ ਸੁਲਤਾਨਪੁਰ ਲੋਧੀ ਆਏ ਹੋਏ ਸੀ ਤੇ ਸੁਲਤਾਨਪੁਰ ਲੋਧੀ ਦੇ ਵਿੱਚ ਇੱਕ ਦਰਬਾਰ ਸਾਹਿਬ ਜਿਹੜਾ ਗੁਰੂਦੁਆਰਾ ਸਾਹਿਬ ਹੈ ਉਹਦੇ ਨਾਲ ਹੀ ਇੱਕ ਨਦੀ ਵਹਿੰਦੀ ਹੈ ਜਿੱਥੇ ਕਿ ਪਹਿਲੀ ਪਾਤਿਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਡੁਬਕੀ ਲਾਈ ਸੀ ਤੇ ਸਾਫ਼ ਕਰਵਾਇਆ ਹੈ okay thank you ਠੀਕ ਹੈ ਅਗਲਾ question ਕੁਛ ਹੋਰ ਹੈ ਤੇ ਉਹ ਵੀ ਅਸੀਂ ਦੇਖ ਲਵਾਂਗੇ ਕੋਈ ਨੀ just one minute ਇੱਕ second ਅਸੀਂ ਉਹ question ਹਾਂਜੀ ਠੀਕ ਹੈ ਤੇ ਆਹ ਵਾਲੇ questions ਤੇ ਸੀਗੇ ਤੇ ਜਿ~ ਤੇ ਹੁਣ ਕੁਛ ਵਿਦਿਆਰਥੀ ਤੇ ਇਸਦਾ answer ਅਸੀਂ ਇਹ ਲਿਖ ਸਕਦੇ ਹਾਂ ਹੁਣ ਅਸੀਂ summary ਦੱਸਾਂਗੇ basically

ਤੇ ਜੰਗਨਾਮਾ ਸਿੰਘਾਂ ਅਤੇ ਫਿਰੰਗੀਆਂ ਸ਼ਾਹ ਮੁਹੰਮਦ ਜੀ ਦੀ ਰਚਨਾ ਸੀਗੀ ਜੰਗਨਾਮਾ, ਉਹ ਸਿੰਘਾਂ ਤੇ ਫਿਰੰਗੀਆਂ ਤੇ ਉਸਦਾ ਅੰਸ਼ ਹੈ ਉਸਦਾ part ਹੈ ਛੋਟਾ ਜਿਹਾ ਜੰਗ ਦਾ ਹਾਲ ਤੇ ਕੀ ਹੋਇਆ ਸੀਗਾ ਕਿ ਇੱਕ ਵਾਰੀ ਨਾ ਫੇਰੂ ਸ਼ਹਿਰ ਵਿੱਚ ਸਿੱਖਾਂਂ ਅਤੇ ਅੰਗਰੇਜ਼ਾਂ ਵਿਚਕਾਰ ਭਿਆਨਕ ਜੰਗ ਹੋਈ ਸੀ ਤੇ ਜੰਗ ਕਦੋਂ ਹੋਈ ਸੀਗੀ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਇਸ ਦੁਨੀਆਂ ਵਿੱਚ ਨਹੀਂ ਸਨ, ਉਹ ਅਕਾਲ ਚਲਾਣਾ ਕਰ ਗਏ ਸਨ ਤੇ ਉਸ ਤੋਂ ਬਾਅਦ

ਤੇ ਸਿੱਖ ਫੋਜ਼ਾਂ ਤੇ ਜਿੱਤੀਆਂ ਪਈਆਂ ਸਨ ਉਹਨਾਂ ਨੇ ਤੇ ਜਿੱਤ ਹੀ ਜਾਣਾ ਸੀ ਪਰ ਮਹਾਰਾਜਾ ਰਣਜੀਤ ਸਿੰਘ ਵਰਗੇ ਨਿਸ਼ਠਾਵਾਨ ਅਤੇ ਬਹਾਦਰਾਂ ਦੀ ਕਦਰਦਾਨ ਵਿਅਕਤੀ ਦੀ ਯੋਗ ਅਗਵਾਈ ਯੋਗ ਅਗਵਾਈ ਦੀ ਅਣਹੋਂਦ ਕਾਰਨ ਸਿੱਖ ਫੋਜ਼ਾਂ ਨੂੰ ਹਾਰ ਮਿਲੀ। ਨਹੀਂ ਸਿੱਖ ਫੋਜ਼ਾਂ ਤੇ ਜਿੱਤ ਹੀ ਜਾਂਦੀ ਉਹਨਾਂ ਕੋਲ ਕੋਈ ਪਰ ਮਹਾਰਾਜਾ ਰਣਜੀਤ ਸਿੰਘ ਵਰਗਾ ਕੋਈ ਨਿਸ਼ਠਾਵਾਨ ਅਤੇ ਬਹਾਦਰਾਂ ਦਾ ਕਦਰਦਾਨ ਵਿਅਕਤੀ ਨਹੀਂ ਸੀ ਤੇ ਉਹਨਾਂ ਦੀ ਅਗਵਾਈ ਦੀ ਅਣਹੋਂਦ ਕਾਰਨ ਸਿੱਖ ਫੋਜ਼ਾਂ ਦੀ ਹਾਰ ਹੋ ਗਈ। ਤੇ ਇਹੀ ਇਸਦਾ ਵਿਸ਼ਾ ਵਸਤੂ ਹੈ, ਤੇ ਇਸ ਵਿੱਚ ਮਹਾਰਾਜਾ ਰਣਜੀਤ ਸਿੰਘ ਲਈ ਨਾ ਇੱਕ ਸ਼ਬਦ ਸ਼ਬਦ use ਹੋਇਆ ਸਰਕਾਰ।

ਤੇ ਉਸਨੇ ਉਸਨੇ ਆਪਣੀ ਫੋਜ਼ਾਂ ਵਿੱਚ ਕੀ ਢਿਡੋਰਾ ਪਿਟਵਾਇਆ ਤੇ ਅੰਗਰੇਜ਼ੀ ਗਵਰਨਰ ਜਨਰਲ ਕੌਣ ਸੀ, ਉਸਦਾ ਨਾਂ ਸੀਗਾ ਲਾਰਡ ਹਾਰਡਿੰਗ ਤੇ ਤੁਸੀਂ ਲਾਰਡ ਹੈਨਰੀ ਹਾਰਡਿੰਗ ਵੀ ਲਿਖ ਸਕਦੇ ਹੋ। the notes are available in the video format video so you can write down PDF is not available answer so it is available in the video format and it would be advisable Every note is, every question is so don't worry about that definitely ਹਾਂਜੀ ਤੇ ਹੁਣ ਅੰਗਰੇਜ਼ੀ ਗਵਰਨਰ ਜਨਰਲ ਕੌਣ ਸੀ ਅੰਗਰੇਜ਼ੀ ਗਵਰਨਰ ਜਨਰਲ ਸੀ ਲੋਾਰਡ ਹਾਰਡਿੰਗ। ਤੇ ਲਾਰਡ ਹੈਨਰੀ ਹਾਰਡਿੰਗ ਵੀ ਤੁਸੀਂ ਲਿਖ ਸਕਦੇ ਹੋ ਪੂਰਾ ਨਾਂ ਹੈ ਲਾਰਡ ਹੈਨਰੀ ਹਾਰਡਿੰਗ ਤੇ ਉਸਨੂੰ ਹੈਨਰੀ ਹਾ~ ਤੇ ਲਾਰਡ ਹਾਰਡਿੰਗ ਵੀ ਲਿਖਿਆ ਜਾ ਸਕਦਾ, ਕਿਹਾ ਜਾ ਸਕਦਾ, ਤੇ ਉਸਨੂੰ ਨਾ ਟੁੰਡਾ ਲਾਟ ਵੀ ਕਿਹਾ ਜਾਂਦਾ, ਟੁੰਡਾ ਲਾਟ ਕਹਿ ਸਕਦੇ ਹਾਂ ਤੇ ਟੁੰਡਾ ਲਾਟ ਕਿਉਂ ਕਿਹਾ ਜਾਂਦਾ, ਵੀ ਉਸਨੇ ਨੈਪੋਲੀਅਨ ਨਾਲ ਜਦੋਂ ਉਸਦੀ ਲੜਾਈ ਹੋਈ ਸੀ ਤੇ ਉਸਨੇ ਆਪਣਾ ਖੱਬਾ ਹੱਥ ਗਵਾ ਲਿਆ ਸੀਗਾ ਤੇ ਇਸ ਕਰਕੇ ਉਸਨੂੰ ਟੁੰਡਾ ਲਾਟ ਕਿਹਾ ਜਾਂਦਾ ਹੈ ਤੇ ਉਸਨੇ ਆਪਣੀ ਫੋਜ਼ਾਂ ਵਿੱਚ ਕੀ ਢਿਡੋਰਾ ਪਿਟਵਾਇਆ ਸੀ, ਤੇ ਹੁਣ ਕੀ ਹੋਇਆ ਕਿ ਜ~ ਜਦੋਂ ਉੁਸਦੇ ਜਦੋਂ ਫੇਰੂ ਸ਼ਹਿਰ ਵਿ~ ਵਿੱਚ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਜੰਗ ਚੱਲ ਰਹੀ ਸੀ ਤੇ ਅੰਗਰੇਜ਼ੀ ਫੋਜ਼ਾਂ ਦਾ ਕਾਫ਼ੀ ਨੁਕਸਾਨ ਹੋ ਰਿਹਾ ਸੀ ਤੇ ਨੁਕਸਾਨ ਹੁੰਦਾ ਵੇਖ ਕੇ ਲਾਰਡ ਹਾਰਡਿੰਗ ਨੇ ਗੁੱਸੇ ਵਿੱਚ ਗੁੱਸੇ ਵਿੱਚ ਆ ਕੇ ਆਪਣੀ ਫੋਜ਼ਾਂ ਵਿੱਚ ਢਿਡੋਰਾ ਪਿਟਵਾਇਆ ਕਿ ਉਹ ਡਟ ਕੇ ਲੜਾਈ ਕਰਨ। ਤੇ ਇਸ ਢਿਡੋਰੇ ਨਾਲ ਅੰਗਰੇਜ਼ੀ ਫੋ~ ਅੰਗਰੇਜ਼ੀ ਫੋਜ਼ਾਂ ਵਿੱਚ ਜੋਸ਼ ਆ ਗਿਆ ਤੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਤੇ ਇਹ ਸੀਗੀ ਲਾਰਡ ਹਾਰਡਿੰਗ ਤੇ ਲਾਰਡ ਹੈਨਰੀ ਹਾਰਡਿੰਗ ਦੇ ਬਾਰੇ ਪਤਾ ਹੋਣਾ ਚਾਹੀਦਾ, ਆਹ ਹੁਣ ਅਸੀਂ ਫਟਾਫਟ ਅਸੀਂ one mark question ਕਰਦੇ ਹਾਂ। ਬਿਲਕੁਲ ਠੀਕ ਹੈ ਤੁਸੀਂ ਬਿਲਕੁਲ correct ਲਿਖਿਆ ਤੇ ਹੁਣ ਅਸੀਂ ਕਰ ਰਹੇ ਹਾਂ question ਜੰਗ ਦਾ ਹਾਲ ਕਿਸਦੀ ਰਚਨਾ one mark question ਕਰ ਰਹੇ ਹਾਂ ਫਟਾਫਟ ਸਾਨੂੰ comment box ਵਿੱਚ ਇਹਨਾਂ ਦੇ answers ਦੇ ਦਓ ਹਾਂਜੀ ਕਿੰਗ ਜੀ ਦਾ answer ਬਿਲਕੁਲ ਠੀਕ ਹੈ ਸ਼ਾਹ ਮੁਹੰਮਦ, ਅਸਮੀਤ ਜੀ ਵੀ ਠੀਕ answer ਦੇ ਰਹੇ ਨੇ ਜੀ ਦੇ ਰਹੇ ਨੇ ਤੇ ਅਗਲਾ ਹੈ ਸ਼ਾਹ ਮੁਹੰਮਦ ਦੀ ਕਿਸੇ ਇੱਕ ਰਚਨਾ ਦਾ ਨਾਂ ਲਿਖੋ ਤੇ ਇਸ ਵਿੱਚ ਤੁਸੀਂ ਜੰਗ ਦਾ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਜਾਂ ਜੰਗਨਾਮਾ ਵੀ ਲਿਖ ਸਕਦੇ ਹੋ।